ਉਹ ਹੋ ਚੁੱਪ ਚੁੱਪ mute ਕਰਲਾ ਬਈ ਮੌਨ ਕਰਲੋ ਮੌਨ ਧਰਲੋ ਹੈ ਹੋਰ ਤਾਂ ਵਧੀਆ ਵਧੀਆ ਬਈ ਤੂੰ ਦੱਸ ਵਧੀਆ ਨਾਲ ਫੋ ਫੋਟੋ ਕਰਾਈ ਆ ਕਦੇ ਨਾ ਬਈ ਕੇਰਾਂ ਗਏ ਸੀਗੇ ਮੂਸੇ

ਤੇ ਬਾਈ ਹੈ ਨਹੀਂ ਸੀਗਾ ਘਰੇ ਵੀਡੀਓ ਬਣਾਉਣ ਗਿਆ ਸੀ ਗੀਤ ਦੀ

ਕੋਠੀ ਨਾਲ ਈ ਫੋਟੋਆਂ ਖਿੱਚ ਕੇ ਆ ਗਏ ਅੱਛਾ ਬੜੀ ਸੋਹਣੀ ਬਣੀ ਆ ਹਾਂ ਬਹੁਤ ਵਧੀਆ ਬਣੀ ਆ ਅਸੀ ਜਾਾਂਦੇ ਹੀ ਰਹਿੰਦੇ ਆ ਨਾ ਇੱਧਰ ਤਲਵੰਡੀ ਸਾਬੋ ਕਨੀ

ਆਹ ਹੁਣ ਵੈਸਾਖੀ ਤੇ ਗਏ ਸੀਗੇ

ਹਮ ਤੇ ਆਪਣਾ ਐਤਵਾਰ ਨੂੰ ਹੁੰਦੀ ਆ ਸ਼ਾਮ ਨੂੰ ਬਹੁਤ ਭੀੜ ਹੁੰਦੀ ਆ ਤੇ ਆ ਹੁਣ ਖੇਡਣ ਗਏ ਸੀਗੇ ਸੰਗਤ ਖੁਰਦਾ

ਓਦੋਂ ਵੀ ਭੀੜ ਭੀੜ ਬਹੁਤ ਸੀਗੀ ਹਮ

ਆ ਹੁਣ ਆਹੋ ਆਏ ਸੀ ਹੁਣ ਕਦੇ ਮਮੀ ਡੈਡੀ ਕੋਲ ਨਹੀਂ ਜਾ ਸਕਦਾ ਹਮ ਹਮ ਕੀ ਕਹਿੰਦੇ ਆ ਹੁਣ ਹੁਣ ਅਮਰੀ ਹੁਣ ਮਸਾਂ ਬਈ ਅਮਰੀਕਾ ਤੋਂ ਆਏ ਸੀਗੇ

ਜਦੋਂ ਮੈ ਗੀਤ ਕੱਢਿਆ, ਉਹਨਾਂ ਦਾ ਅੰਗਰੇਜ਼ੀ ਜਿਹਾ ਗੀਤ ਅੱਛਾ ਤੇ ਮੈਨੂੰ ਤਾਂ ਮੈਨੂੰ ਤਾਂ ਸਮਝ ਈ ਨਹੀਂ ਆਇਆ ਮੈਂ ਕਿਹਾ ਆਹ ਕੀ ਅੰਗਰੇਜੀ ਜਿਹੀ ਬੋਲੀ ਜਾਂਦੇ ਨੇ, ਮੈ ਓਦੋਂ ਈ ਕੱਟ ਤਾ ਮੋਰੋਂ ਹੋਰ ਈ ਉਹ ਪਤਾ ਨਹੀਂ ਕੀ ਬੋਲੀ ਗਏ ਉਹ

ਹੋਰ ਮੈ ਕਿਹਾ ਪਤਾ ਨਹੀਂ ਕਿਧਰੋਂ ਆਹ ਪੰਗਾ ਲੈ ਲਿਆ ਇਹਨਾਂ ਨਾਲ ਅੰਗਰੇਜ਼ੀ ਨਾਲ ਹਮ ਆਪਾਂ ਨੂੰ ਤਾਂ

ਪਿੰਡ ਆਲਿਆਂ ਨੂੰ ਤਾਂ ਪੰਜਾਬੀ ਵੀ ਘੱਟ ਆਉਂਦੀ ਆ ਕਈਆਂ ਨੂੰ ਤਾਂ

ਹੋਰ

ਠੀਕ ਆ

ਮੇਰੀਆਂ ਭੈਣਾਂ ਤਾਂ ਵਧੀਆ ਨੇ ਬੱਸ

ਇੱਕ ਤਾਂ ਉਹ ਆ ਸ਼ਿਮਰੀ

ਸ਼ਿਮਰੀ ਦੇ ਤਾਂ ਚਾਪੜੇ ਚੂਪੜੇ ਜਿਹੇ ਬਈ ਪੈ ਜਾਂਦੇ ਨੇ

ਉਹਦੇ ਨਾਲ ਤੇ ਫੇਰ ਵਾਹਲੀ ਲੜਾਈ ਹੁੰਦੀ ਹੋਣੀ ਹੈ ਇੱਕ ਹੋਰ ਆ ਇੱਕ ਸਾਡੇ ਚਾਪੜ ਮੂਹੀ

ਉਹਦੇ ਉਹਦੇ ਵੀ ਕਈ ਵਾਰੀ ਇੰਜਣ ਹੋਣ ਤੋਂ ਬਚਿਆ

ਹਾਂ ਹਾਂ ਵਧੀਆ ਕਿਹੜੀ ਨਾਲ ਜ਼ਿਆਦਾ ਬਣਦੀ ਆ ਕਿਸੇ ਨਾਲ ਨਹੀਂ ਬਣਦੀ ਬੁਣਦੀ ਜਿਦਾਂ ਤੁਸੀ ਦੱਸੋ ਬੱਸ ਸਾਡੇ ਤਾਂ ਆਪ ਆਹੀ ਹਾਲ ਆ

ਆਪਣੀ ਤਾਂ ਆਪ ਨਹੀਂ ਬਣਦੀ ਕਿਸੇ ਨਾਲ

TV ਪਿਛੇ ਅੱਛਾ ਜਾਂ ਹੋਰ ਤਾਂ ਨਹੀਂ ਵਾਹਲਾ

ਹਾਂ ਉਹ ਤਾਂ ਉਹ ਆ ਨਾ ਫਿਰ personal matter ਉਹ ਤਾਂ ਫਿਰ ਹੈ ਨਾ ਘਰਦੇ ਆਪਸੀ ਉਹ ਹੁੰਦੇ ਨੇ ਸੰਬੰਧ ਹੁੰਦੇ ਨੇ ਖਾਸ ਉਹ ਕਹਿ ਦਿੰਦੀ ਆ ਤੂੰ ਕਰ ਉਹ ਕਹਿੰਦੀ ਆ ਤੂੰ ਕਰ ਠੀਕ ਆ ਤੁਸੀਂ ਤਾਂ ਕਿਹੜਾ ਕਰਦੇ ਹੋਵੋਂਗੇ ਕੰਮ ਮੈਨੂੰ ਤਾਂ ਕਿਹੜੇ ਕੰਮ ਨੇ ਬਈ

ਮੁੰਡੇ ਤਾਂ ਕੋਈ ਕੰਮ ਕਰਦੇ ਨਹੀਂ ਹੁੰਦੇ ਵੈਸੇ ਕੁੜੀਆਂ ਜ਼ਿਆਦਾ ਈ ਮੈਨੂੰ ਤਾਂ ਨੀਂਦ ਆਈ ਨੀਂਦ ਆਈ ਜਾਂਦੀ ਏ ਬਈ ਬੱਸ ਸੌ ਜਾ ਹੁਣ ਕਦੋਂ ਵੈਸੇ ਦੋਨਾਂ ਨੂੰ ਸਿੱਖਣੇ ਚਾਹੀਦੇ ਸਾਰੇ ਕੰਮ

ਕਿਉਂ ਜੇ ਮੁੰਡਾ ਭਲਾ ਬਾਹਰ ਵੱਗ ਜੇ ਫਿਰ ਰੋਟੀਆਂ ਕੀ ਉਹਨੂੰ ਕੁੜੀਆਂ ਲਾਹ ਕੇ ਦੇ ਕੇ ਆਉਣਗੀਆਂ ਲੈ ਐਨਾ ਕੁ ਹੁਣ ਤਾਂ ਬੰਦਾ ਅ ਮੁੰਡੇ ਦੇ ਦਿਮਾਗ ਹੈਗਾ ਬਈ ਬਈ ਹੈ ਨਾ ਰੋਟੀਆਂ ਬਣਾਉਣੀਆਂ ਤਾਂ ਆਉਂਦੀਆਂ ਹੋਣਗੀਆਂ

ਆਹੀ ਆ ਹਾਲੇ ਤੇ ਫਿਰ ਭਾਂਡੇ ਵੀ ਤਾਂ ਆਪ ਈ ਮਾਂਜ਼ੂ ਰੋਟੀ ਖਾ ਕੇ ਲੈ ਹਾਲੇ ਜਿੰਨਾਂ time ਹੁੰਦਾ ਘਰੇ ਉਹਨਾਂ time ਤਾਂ ਵਧੀਆ ਬਈ ਹੈ ਨਾ ਘਰ ਦੇ ਧੌਣ, ਬਾਅਦ ਚ ਤਾਂ ਚੱਲ ਜਿਹੜਾ ਕੁਛ ਮਰਜੀ ਹੁੰਦਾ ਹੋਵੇ

ਨਾ ਕੋਈ ਫਾਇਦਾ ਈ ਨਹੀਂ

ਕੁੜੀਆਂ ਹੁੰਦੀਆਂ ਨੇ ਕੰਮ ਕਰਨ ਨੂੰ ਹੋਰ ਹੋਰ ਸੋਚ ਬਹੁਤ ਮਾੜੀ ਆ ਥੋਡੀ ਮੈ ਚੰਗੀ ਕਦੋਂ ਕਿਹਾ ਮੈ ਚੰਗੀ ਕਦੋਂ ਕਿਹਾ ਮੇਰੀ ਚ ਸੋਚ ਚੰਗੀ ਆ ਕਿਹਾ ਤਾਂ ਨਹੀਂ ਮੈ ਕਹਿ ਰਹੀ ਆ ਬਈ ਤੇਰੀ ਸੋਚ ਮਾੜੀ ਆ ਨਾ ਸੋਚ ਤਾਂ ਮੇਰੀ ਵਾਹਲੀ ਤਕੜੀ ਏ ਅੱਛਾ ਆਪਦੀ ਵਾਹਲੀ ਤਾਰੀਫ ਕਰਦਾਂ ਨਾ ਤੂੰ

ਨੱਕ ਥੋਡਾ ਟੇਢਾ ਏ ਹੋਰ ਹੋਰ ਵਧੀਆ ਕਿਹੜੇ ਦੋਸਤ ਨਾ ਥੋਡੀ ਵੱਧ ਬਣਦੀ ਆ ਸਾਰਿਆਂ ਨਾਲ ਈ ਵਧੀਆ ਜ਼ਿਆਦਾ ਰਹਿੰਦੇ ਕਿਹਦੇ ਨਾਲ ਹੋ college ਚ ਤਾਂ ਜ਼ਿਆਦਾ ਮੈ ਯੁੱਧਵੀਰ ਜਾਂ ਮਨੀ ਨਾਲ ਰਹਿੰਦਾ ਬਈ

ਦੋਨਾਂ ਨਾਲ ਈ ਰਹਿੰਦਾ, ਜਾ ਕ ਹਾ ਨਾ ਜ਼ਿਆਦਾ ਯੁੱਧਵੀਰ ਨਾਲ ਰਹਿੰਦਾ ਹੁਣ

ਮਨੀ ਥੋੜ੍ਹੇ ਜਿਹੇ ਨਸ਼ੇ ਜਿਹੇ ਚ ਪੈ ਗਿਆ ਅੱਛਾ ਸਮਝਾਇਆ ਕਰੋ ਨਸ਼ੇ ਮੈ ਇੱਕ ਤਾਂ ਬਈ ਪਹਿਲਾਂ ਸਿਗਨੇਚਰ ਜਿਹੇ ਜਿਹੜੇ ਚੱਲਪੇ ਉਹ ਖਾਣੋ ਹਟਾ ਤਾ ਸੀ ਫਿਰ ਹੁਣ ਹੋਰ ਮੁੰਡਿਆਂ ਨਾਲ ਰਹਿਣ ਲੱਗ ਗਿਆ ਉਹਨਾਂ ਨਾਲ ਰਹਿ ਕੇ ਖਾਣ ਲੱਗ ਗਿਆ, ਮੈ ਕੁਛ ਕਹਿਣਾ ਨਹੀਂ ਬਈ ਹੁਣ ਅਗਲੇ ਦੀ life ਏ ਮੈ ਤਾਂ ਕੀ ਕਰ ਸਕਦਾਂ

ਹਾਂ ਅਗਲੇ ਦੀ ਜ਼ਿੰਦਗੀ ਆ ਹੁਣ ਕੀ ਕਰ ਸਕਦੇ ਆਂ

right ਕਿਸੇ ਦਾ ਕੁਛ ਨਈ ਜਾਂਦਾ ਆਪ ਦੇ ਆਪ

ਇੱਕ ਵਾਰ ਤਾਂ ਕਹਿਣਾ ਹੁੰਦਾ ਬੱਸ ਅਗਲੇ ਦੀ ਮੰਨਣਾ, ਨਾ ਮੰਨਣਾ ਅਗਲੇ ਦੀ ਅ ਹਾਂ ਚੰਗਾ ਦੋਸਤ ਤਾਂ ਹਮੇਸ਼ਾ ਚੰਗੇ ਰਾਹ ਈ ਪਾਉਂਦਾ ਏ

ਵੈਸੇ ਉਹ ਥੋੜ੍ਹਾ ਜਿਹਾ ਊਂ ਵੀ ਬੱਸ ਜ਼ਿਆਦਾ ਉਹ ਆ ਨਾ ਉਹ ਬੈਲੀ ਬੈਲੀ ਤਾਂ ਕਿਹੜਾ ਅੱਜਕੱਲ ਊਂ ਕਹਾਉਂਦਾ ਜਿਹਾ ਵਾਹਲਾ ਆਪਦੇ ਆਪ ਨੂੰ ਵੈਲੀ ਬੁਲੀ ਤਾਂ ਵਿਚ ਰੁੱਲ ਜਾਂਦੇ ਹੁੰਦੇ ਆ ਸਾਡੇ ਵੀ ਹੈਗਾ ਕਹੀਏ, ਇੱਕ ਭਾਈ ਮੇਰਾ ਅਰਸ਼ ਸੀ ਉਹਦਾ ਨਾਮ

ਫੇਰ ਹੁਣ ਬਈ ਹੱਟ ਗਿਆ ਕਹਾਉਣੋ ਹੁਣ ਤਾਂ ਹੱਟ ਗਿਆ ਬਸ ਗੱਲਾਂ ਹੋਈਆਂ ਸੀ ਕੋਈ ਬਸ ਕੀ ਹੋ ਗਈਆਂ ਸੀ ਗੱਲਾਂ ਬਈ

ਮਾੜਾ ਮੋਟਾ ਈ ਸੁਧਰਿਆ ਹੈਂਂ?

ਥੋਡੇ ਪਿੰਡ ਦਾ ਮੁੰਡਾ ਇੱਕ ਅਰਸ਼ ਆ ਤੈਨੂੰ ਪਤਾ, ਹਾਂ ਤੈਨੂੰ ਪਤਾ

ਮੇਰੀ ਦਾਦੀ ਦੇ ਘਰ ਕਿਥੇ ਮੇਰੀ ਦਾਦੀ ਦੇ ਘਰ ਦਾਦੀ ਦੇ ਘਰ

ਉਹ ਹੈਗੇ ਐ ਦੇ ਅੱਗੇ ਹਮੀਰਪੁਰ district ਹਮੀਰਪੁਰ ਵਿਚ ਪੈਂਦੇ ਅੱਛਾ ਅੱਛਾ ਹਮੀਰਪੁਰ ਗੀ ਨਾ

ਨਦੌਣ ਨੀ ਇਹ ਪੈਂਦੇ ਸੁਭਾਨ ਸੋਹਰਾ ਪਿੰਡ ਅੱਛਾ ਮੇਰੀ ਭੂਆ ਦੀ ਕੁੜੀ ਦਾ ਵਿਆਹ ਆ ਗਿਆ। ਵਧਾਈਆਂ ਅਕਤੂਬਰ ਮਹੀਨੇ

ਕਿਥੇ ਰਹਿੰਦੀ ਭੂਆ ਤੇਰੀ ਆ ਏ ਮਹਿਰਾ ਐ ਉਨੇ ਵਁਲ ਉਨੇ ਦੇ ਅੱਗੇ ਕੋਲ

ਤੇ ਤਾ ਤੈਨੂੰ ਜਾਣਾ ਹਾਏ ਵਿਆਹ ਨੂੰ ਆਏ ਇਧਰ ਮੇਰੇ ਵੱਲ ਨੂੰ ਆਜੀ ਮੈਂ ਜਾਣਾਂ ਹੀ ਨਹੀਂ ਮੈਨੂੰ ਨਹੀਂ ਸਹੀ ਲੱਗਦੀ ਮੇਰੀ ਭੂਆ ਵਿਆਹ ਵਿੱਚ ਬਹਾਨਾ ਮਾਰ ਕੇ ਇਧਰ ਨੂੰ ਹੀ ਆਜਾ

ਮੈਂ ਤੱਕ ਜਿੱਦਾਂ ਵਿਆਹ ਨੂੰ ਕੱਲੀ ਨੇ ਜਾਣਾ ਉਦਾਂ ਪੂਰੇ ਟੱਬਰ ਨੇ ਨਾਲ ਜਾਣਾ ਮੈਂ ਬਹਾਨਾ ਕਿਹੜਾ ਮਾਰੂੰਗੀ ਬੋਲਦੀ ਮੈਂ ਨੈਨਸੀ ਕੋਲ ਚੱਲੀ ਓ ਤਾਂ ਮੈਂ ਦੇਖਦੀ ਈ ਐ ਕਰਦੇ ਆ ਕੁਛ ਹਮ ਆਉਣ ਵਾਲਾ ਮੈਂ ਤੇਰੇ ਕੋ ਦੇਖਦੀ ਐ ਆਪਣੇ ਵਿਆਹ ਤੇ ਪਹਿਲਾਂ ਪਹਿਲਾਂ ਤੇਰੇ ਕੋਲ ਗੇੜਾ ਮਾਰ ਕੇ ਜਾਣਾ। ਹਾਂ ਹਾਂ ਚਾਰ ਸਾਲ ਹੋ ਗਏ ਮੇਰਾ ਵਿਆਹ ਹੋਣਾ ਵਿਆਹ ਦਾ ਵਿਆਹ ਦਾ ਡੱਬਾ card ਦੇਣ ਆਊਗੀ ਤੈਨੂੰ ਆਪਣੇ ਚੱਲ ਦੇਖ ਲੈਨੀ ਐਂ

ਅੱਛਾ ਜੀ ਉਹ ਗੁੱਸਾ ਕਰਦੀ ਮੇਰੇ ਤੇ ਤੂੰ

ਐਦਾਂ ਕਰ ਤੇ ਮੈਂ ਕਿੱਦਾਂ ਕਰਾਂ ਤੂੰ ਡੱਬਾ ਲੈ ਕੇ ਆਈ ਨਹੀਂ ਤੇ ਮੈਂ ਤੈਨੂੰ ਤਾਂ ਪਤਾ ਈ ਆ ਮੇਰਾ ਹਾਂ ਵਾਲੀ ਡੱਬਾ ਭਾ ਡੱਬਾ ਲੈਕੇ ਬੜੀ ਐ ਐਵੇਂ ਨਾ ਭਰ ਦੀ ਕਹਿ ਨੈਨਸੀ ਅੱਛਾ ਤੂੰ ਡੱਬਾ ਪਿਛੋਂ ਦੁਕਾਨ ਤੋਂ ਭੁੱਲ ਆਈ whatsaap ਨਹੀ ਮੈਂ ਤਾ ਤੈਨੂੰ whatsapp ਤੇ send ਕਰ ਦੇਣਾ card ਦਫਾ ਹੋ ਮੈਂ ਨੀ ਆਣਾ ਫਿਰ ਮੈਂ ਸ਼ਗਨ ਤੈਨੂੰ whatsapp ਪਰ ਈ send ਕਰ ਦੁ

google pay ਨਹੀਂ ਨੋਟ ਦਿਖਾਣੇ ਤੈਨੂੰ ਇੱਕੀ ਹਜਾਰ, ਇਕਵੰਜਾ ਹਜਾਰ, ਇਕ ਲੱਖ ਦੇ ਨੋਟ ਵਿਖਾਣੇ ਤੈਨੂੰ ਮੈਂ ਹਮ ਅੱਛਾ ਦਿਖਾ ਕੇ ਕਹਿਣਾ ਉਪਰ ਲਿਖ ਦੇਣਾ ਦਿਕਸ਼ਾ ਤੈਨੂੰ ਕਰ ਦੇਣੇ। ਹਮ